ਏਹਨਾ ਦਾ ਨੀ ਏਹਦਾ ਜ਼ਿਆਦਾ ਵਿਆਜ਼ ਪੈਂਦਾ ਈ

ਜ਼ਿਆਦਾ ਵਿਆਜ਼ ਪੈਂਦਾ ਵਾਂ, ਦਿੰਦੇ ਵੀ ਸਾਰਾ ਈ ਅੱਸੀ ਤੇ ਠਾਸੀ ਸੌ ਰੁਪਿਆ ਖਰੇ ਕਿੰਨਾ ਦਿਦਾ ਸੱਤ ਹਜ਼ਾਰ ਤੇ ਅੱਠ ਸੌ ਰੁਪਿਆ ਦਿੰਦੇ ਈ ਦੱਸ ਹਜ਼ਾਰ ਚੋਂ ਤੇ ਭਾਬੀ ਮੈਨੂੰ ਤੇ ਇਹਨੂੰ ਆਹ ਕੁੜੀ ਨੂੰ ਦੋਵਾਂ ਨੂੰ, ਰਲ਼ ਕੇ ਆਪਾਂ ਲੇਲੀਏ ਤੇ ਏਦਾਂ ਨੀ ਮਿਲ ਸਕਦਾ ਆਹ ਇਹਦੇ ਕੋਲੋਂ proof ਮੰਗਣ ਤੇ ਏਹ ਲਾਗੇ ਡੁਗ ਡੁਗ ਵਜਾਵੇ ਓਹ ਥੋੜੀ ਗੱਲ ਬਣਨੀ

ਹਮ ਹੁਣ ਤੁਹਾਨੂੰ ਆਵਾਜ਼ ਆਈ ਕੋਈ

ਚੱਲ ਕੋਈ ਨੀ ਬਾਦ ਚ ਦੱਸੂਗੀ ਨਹੀਂ ਉਹ ਮੈਨੂੰ ਆਗੀ ਸੀਗੀ ਬਊ ਚੱਲ ਕੋਈ ਗੱਲ ਨੀ ਤੂੰ ਵਧੇਰੀਆ ਸ਼ਰਾਰਤਾਂ ਕਰਣੀਆ ਅਜੇ

ਏਹ ਬੜੀ ਗੈਸਾਂ ਗੁਸਾ ਛੱਡਦੀ ਐ ਏਹ ਖਾਈ ਜਾਂਦੀ ਖਾਈ ਜਾਂਦੀ ਅਨੇਵਾਹ

ਅਨੇਵਾਹ ਰੋਟੀਆਂ ਤੰਦੂਰੀ ਖਾਈ ਜਾਂਦੀ ਸੀ ਉਦੋਂ ਤੇ ਪਰਹੇਜ਼ ਹੈਨੀ ਸੀ ਰੋਟੀ ਏਹਦੀ ਹੈਨੀ ਆ ਏਨੀ ਸਗੋਂ ਰੋਟੀ ਤੇ ਸਾਰੀ, ਮੇਰੇ ਹਿਸਾਬ ਸਾਰੀ ਦਿਆੜੀ ਚ ਚਾਰ ਫੁਲਕੇ ਹੋਣੇ ਤੇ ਲੋਕਾਂ ਦੇ ਕੰਨ ਅਵੇ ਨੂੜ ਡਈ ਗੈਸ ਮਾਰ ਮਾਰ ਬਾਹਰ ਮੇਰੀ ਗੱਲ ਸੁਣ, ਮੇਰੀ ਗੱਲ ਤਾਂ ਸੁਣੋ ਓਦਣ ਮੈਂ ਨਾ, ਮੇਰੀ ਗੱਲ ਤੇ ਸੁਣ, ਮੈਂ ਨਾ ਸ਼ਿੰਦਰ ਘਰ ਬੈਠੀ ਸਾ ਓਦਣ, ਓਹ ਨਾ ਆਪਣੇ ਰਿਸਤੇਦਾਰੀ ਨਾਲ਼ ਕਿਸੇ ਗੱਲ ਕਰਨ ਡਈ ਸੀ phone ਤੇ ਈ ਮੈਂ ਲਾਗੇ ਜਾਕੇ ਮਾਰ ਦਿੱਤਾ ਪਰਾਵਾਂ ਪਦ, ਓਹ ਤੇ ਕਹਿੰਦੀ, ਮੇਰੀ ਤੇ ਨਨਾਣ ਆਈ ਉਹਨੇ ਤੇ ਮਾਸੀ ਨੇ ਫੜਕੇ ਮੈਨੂੰ ਸਾਰੇ ਮੁਹੱਲੇ ਚ ਬਦਨਾਮ ਕਰਤਾ, ਕਹਿੰਦੀ ਮੇਰੀ ਨਨਾਣ ਆਈ ਪਦ ਬੜੇ ਮਾਰਦੀ ਐਗੀ ਮੇਰੇ ਨਿਆਣੇ ਤਾਂ ਨੌ ਨੌ ਕੋਹ ਦੂਰ ਹੁੰਦੇ ਐਗੇ ਉਹਦੇ ਤੋਂ, ਉਹ ਵਿਚਾਰੇ ਰੋਟੀ ਨੀ ਖਾਂਦੇ, ਲਾਗੇ ਹੋਕੇ, ਮੁਹ ਦੇ ਵਿੱਚ ਹੋਕੇ ਪਦ ਮਾਰਦੀ ਐ ਲੱਤ ਚੁੱਕ ਕੇ ਆਹੋ ਤਾਈ ਨੂੰ ਪੁੱਛ, ਤਾਈ ਤੇ ਸੱਚ ਲਾਗੇ ਸੀ ਉਹਦੋ ਏਹਨੂੰ ਇਸ ਕੰਮ ਨੂੰ ਨੀ ਨਾ ਰੋਕ ਸਕ, ਰੋਕਿਆ ਜਾਂ ਸਕਦਾ ਹੁਣ ਕੀ

ਅਸੀਂ ਤੇ ਹੁਣ ਇਹਨੂੰ ਜੁਰਮਾਨਾ ਵੀ ਨੀ ਲਾ ਸਕਦੇ ਏਸ ਚੀਜ਼ ਡ ਨਾ ਜੀ ਨਾ ਇਹਨੂੰ ਕੀ ਕਹੀਏ ਹੁਣ, ਕੁੜੀ ਚਿੜੀ ਐ ਇਹਨੂੰ ਕੀ ਕਹੀਏ ਏਹ ਸ਼ੁਦੈਨ ਵਾਦੀ, ਅਧਿਓ ਵੱਧ ਤੇ ਸ਼ੁਦੈਨ ਐ ਏਹ ਅਵੈ ਕਹਿੰਦੇ ਹਮ ਜਿੱਥੇ ਬਹਿਜਾ ਓਥੇ ਈ ਠੋਕੋ

ਅਵੇ ਕਹਿੰਦੇ ਮੈਂ ਕਿਹਾ ਜਿੱਥੇ ਬਹਿਜਾ ਓਥੇ ਈ ਠੋਕੋ ਹਮ ਠੀਕ ਆ ਤੂੰ ਠੋਕੀ, ਤੂੰ ਠੋਕੀ ਜਾਂ ਸਿੱਧੀ ਹੋਕੇ ਲੋਕੀ ਭਾਂਵੇ ਖਸ ਖਾਕੇ ਡਿੱਗ ਪੈਣ ਅਗਲੇ ਨੂੰ ਭਾਂਵੇ ਉਹ ਮੁੜ ਕੇ ਸੱਦਣਾ ਪਿਆ ambulance ਨੂੰ ਆਹ ਓਹਨੂੰ ਭਾਂਵੇ ਚਾਰ ਦਿਨ ਹੋਸ਼ ਨਾ ਆਏ ਆਹ ਆਹੋ ਓਹ ਭਾਂਵੇ ਓਦਾ ਈ ਕੌਮਾਂ ਨੂੰ ਚੱਲਜੇ ਬੰਦਾ ਸਹੀ ਗੱਲ ਆ ਜਿੰਨੇ ਜ਼ੋਰ ਦੀ ਆਵਾਜ਼ ਸੁਣੀ ਮੈਨੂੰ

ਮੈਂ ਕਿਹਾ ਜਿੰਨੇ ਜੋਏ ਦੀ ਮੈਨੂੰ ਆਵਾਜ਼ ਸੁਣਗੀ ਹਮ

ਕੋਈ ਪਤਾ ਹੁੰਦਾ ਜੇ ਆ ਈ ਜਾਂਦਾ ਤੇ ਫੇਰ ਕੀ ਕਰਨ ਲੈਣਾ ਸੀ

ਏਨਾਂ ਸੁਕਰ ਸਾਡਾ ਬਲਬ ਨੀ ਸੜਿਆ ਪਾਸੇ ਆਸੇ ਹੋਜੋ ਕਿਤੇ network ਕਿਤੇ ਤੁਹਾਡਾ ਪੂਰਾ ਆਜੇ

network ਚ problem ਤੇ ਤੂੰ ਪਾਉਣ ਡਈ ਐ ਆਹੋ ਆਹੋ ਵਿੱਚ ਓ, ਓਹ ਹਵਾ ਹੁਵਾ ਚੱਲ ਜਾਂਦੀ ਉਹਦੇ ਕਰਕੇ ਰੁਕ ਜਾਂਦਾ wifi ਚ ਕੁਛ ਅੜ ਗਇਆ ਜਾਪਦਾ

ਮੈਂ ਕਿਹਾ ਆਈ ਫਾਈ ਚ ਵੜ ਗਿਆ ਕੁਛ

ਨਾ ਪਰਾਵਾਂ ਏਹਦੇ ਚ ਨਾ ਕੁਛ ਵੜੇ ਹਵਾ ਵੜ ਗਈ ਐ ਗੈਸ ਗੂਸ ਹੋਗੀ ਉਹਨੂੰ ਵੀ ਤੇ ਤੁਹਾਨੂੰ ਆਵਾਜ਼ ਵੀ ਤਾਂ clear ਆਉਣ ਡਹਿ ਪਈ ਨਾ ਮੇਰੀ, ਜੇ ਮੈਂ ਮਾਰਿਆ ਖਿੱਚ ਕੇ ਜ਼ਰਾ ਕੁ ਤੇ ਦੱਸ ਪਹਿਲਾਂ ਏਹ ਸੰਘ ਵੱਲ ਨੂੰ ਥੋੜਾ ਆਉਣ ਡਿਆ ਸੀ ਸਪੀਕਰ ਸਪੁਕਰ set ਹੋਗੇ ਕੀ ਨਹੀਂ phone ਦੇ ਤਾਈ ਤੂੰ ਵੀ ਆਸੇ ਪਾਸੇ ਹੋ ਅੜੀਏ network ਨੀ ਤੇਰਾ ਸਹੀ ਆਉਣ ਡਿਆ ਵਾਂ ਅੜੀਏ ਤੇਰੀ ਹਿਕੇ ਲਗਾ ਸੀ ਆਹ ਹਮ ਏਨਾਂ ਕੱਸ ਕੇ ਕੀਤਾ ਈ

ਮੈਂ ਨੀ ਹੁਣ ਰੋਕ ਰੋਕਣ ਡਈ ਹੈਗੀ, ਸਵੇਰ ਦਾ ਰੱਖਿਆ ਸੀ ਸਾਂਬ ਕੇ

ਗਇਆ ਤੇ ਕਹਿਣ ਡਈ ਸੀ ਵੀ ਏਹ ਕਿਸੇ ਪਾਸੇ ਨੇ ਲੱਗੇ ਨੇ, ਹਿਸਾਬ ਕਿਤਾਬ ਨੂੰ ਲਗਾ ਤੇ ਇਹਨੇ ਫਿਰ ਕੁਰਸੀ ਤੇ ਬਹਿ ਕੇ ਤੇ ਡਈ ਸੀ

ਨਹੀਂ ਨਹੀਂ, ਮੈਂ ਮਿਲਕੇ ਮਾਰਿਆ ਮੰਜੇ ਤੇ ਬਹਿ ਕੇ ਈ ਐ ਵਿਲਕੇ ਕੁਰਸੀ ਤੇ ਬੈਠੀ ਹੈਗੀ ਪਰ ਚੈਨ ਜਿਹਾ ਨੀ ਆਉਣ ਡਿਆ ਮੈਂ ਕਿਹਾ ਇੱਕ ਅੱਧਾ ਹੋਰ ਛੱਡਣਾ ਗਾ ਤੇ ਤਰੀਕਾ ਵੇਖਣ ਦਈ, ਵੀ ਕਿਹੜੇ ਤਰੀਕੇ ਨਾਲ਼ ਛੱਡਾ

ਏਹ ਵੀ ਤੁਹਾਨੂੰ ਮੈਂ ਦੱਸਾਂ ਏਹ ਵੀ ਰੱਬ ਨੇ duty ਕਿਸੇ ਕਿਸੇ ਨੂੰ ਬਖਸ਼ੀ ਆ

ਅੱਛਾ, ਤੇਨੂੰ ਮੈਂ ਕਹਾਂਗੀ ਮਾਰੇਗੀ

ਆ ਲਾਗੇ ਸਾਡੇ ਇੱਕ ਮੁੰਡੇ ਪਿਆ ਈ ਓ ਲਮੇ ਤੇ ਉਹਨੇ ਪੈਰਾਂ ਵਲ ਬਿਸਕੁਟ ਪਲੇਟ ਚ ਪਾਕੇ ਰੱਖੇ ਈ ਓ

ਆਹੋ ਤੇ ਉਹ ਐਦਾ ਮੈਂ ਖਾਣੇ ਆ ਤੇ ਓਹ ਖਾਦੇ ਹੈਨੀ ਆ ਤੇ ਤੇ ਮੂਹ ਪਰਨੇ ਨਾਲ਼ ਢੱਕਿਆ ਈ ਓ ਤੇ ਪੈਰਾਂ ਵੱਲ ਬਿਸਕਟ ਰੱਖੇ ਈ ਓ ਤੇ ਘੁਮਿਆ ਪਿਆ ਈ ਅੱਛਾ ਤਾਈ ਅੜੀਏ ਪਰੇ ਉਰੇ ਹੋ, ਕਿੱਥੇ, ਆਵਾਜ਼ ਨੀ ਤੇਰੀ ਸਾਫ ਆਉਣ ਡਈ ਏਹੋ ਜਹੇ guest ਕੀ ਸੱਦਣੇ ਹੁੰਦੇ ਕਿਸੇ ਨੇ ਸਾਡੇ ਹਮ ਹੇਥੇ ਹੈ ਈ ਨੀ ਐ range ਰੂਜ tower ਟ੍ਊਵਰ ਨੀ ਹੁਣ ਨਿਕਲਜਾ ਜਿਹੜੀ ਗੁਫਾ ਚ ਤੂੰ ਵੜੀ ਐ ਮੈਂ ਤੇ ਅੰਦਰ ਘੁਮਣ ਡਈ ਆ, ਹੁਣ ਮੈਂ ਕੀ ਕਰਾ, ਗੈਸ ਤੇ ਡਿੱਗ ਪਈ ਤੇ ਵੇਖੀ ਜਾਈ ਫਿਰ ਚੁੱਕਣਾ ਤੇਨੂੰ ਈ ਪੈਣਾ ਆਹੋ ਆਹੋ ਚੱਲ ਏਹ ਗੱਲ ਹੈ ਈ ਓਦਾ ਬਾਕੀ ਮੁੜ ਕੇ ਇਹਨੇ ਲਾਗੇ ਵੀ ਨੀ ਤੇਰੇ ਆਉਣਾ

ਏਹਣੇ ਕਹਿਣਾ ਭਾਬੀ ਡਿੱਗਦੀ ਤੇ ਕੋਈ ਡਿੱਗਗਈ ਤੇ ਡਿੱਗਗਈ ਏਹਣੇ ਜਿਹੜਾ ਮੈਂ ਉੱਠਣਾ ਮਾੜਾ ਮੋਟਾ ਏਹਣੇ ਉਹ ਵੀ ਬੇਹੋਸ਼ ਕਰ ਦੇਣਾ ਮੈਨੂੰ

ਹਿੱਲਣ ਜੋਗੀ ਆਹ ਟੈਮ ਮਨੋਂ ਕਿੰਨਾ ਕੁ ਹੋਗਿਆ ਵਾਂ ਓਦਾ ਵਧੇਰਾ ਐ ਟੈਮ, ਬਾਰਾਂ ਵਜ ਕੇ ਦੱਸ ਮਿੰਟ ਹੋਗੇ, ਤੁਹਾਡੀਆਂ ਤੇ ਕਿਤੇ ਗੱਲਾਂ ਈ ਨੀ ਮੁੱਕਣ ਡਈਆ ਦੀਆ ਗੱਲਾਂ ਫਿਰ ਹੁਣ ਤੇਨੂੰ ਪਤਾ ਵਿਆਹ ਸ਼ਾਦੀ ਆਏ ਹੋਏ ਤੇ ਬੰਦਾ ਗੱਲਾਂ ਮਾਰਦਾ ਈ ਐ, ਤੇ ਏਦਾਂ ਤੇਨੂੰ ਪਤਾ ਸਬੱਬ ਨਾਲ਼ ਈ ਕੱਠੇ ਹੋਈ ਦਾ ਹਮ ਆਹੋ ਬੜੇ ਸਬੱਬ ਨਾਲ਼ ਕਿਤੇ ਕੱਠੇ ਹੁੰਦੇ ਆ ਤਿਨੈ ਸਾਨੂੰ ਤੇ ਆਪ ਵਿਆਹ ਪੈ ਜਾਣਾ ਭੈਣਾਂ ਹਮ ਖਰਚੇ ਦਾ ਘਰ, ਹੋਰ ਆਹੋ ਆਹੋ ਚੱਲ ਕੋਈ ਗੱਲ ਨੀ ਨਈ ਵਿਆਹ ਤੇ ਕਰਾਉਣ ਵਾਲੇ ਕਰਾ ਜਾਂਦੇ ਪਏ, ਸਾਡੇ ਵਰਗੇ ਅਵੇ ਵਿਚਾਰਿਆ ਦੇ ਬੰਬ ਬੋਲ ਜਾਂਦੇ ਈ

ਆਹੋ ਪਰਾਵਾਂ ਓਹ ਤੇ ਮੈਂ ਕਿਹਾ ਸੱਚ ਚੰਗੀ ਮਤ ਦੇਣ ਲੱਗੇ ਓਹਨੂੰ ਵਿਚਾਰੇ ਗਰੀਬ ਨੂੰ ਮੁੱਕੀ ਵਾਵਾਂ ਫਿਰਦੀ ਉਹਨੂੰ ਘਰੋਂ ਲੱਗਦੀ ਆਹੋ ਵਸਿਆ ਵਸਾਇਆ ਉਹਦਾ ਘਰ ਵੀ ਉਜਾੜਾਂ ਤੇ ਆਪਣਾ ਕਰਾ ਕੇ ਤੇ ਹੁਣ ਕਹਿੰਦਾ ਵੀ ਲੋਕਾਂ ਨੂੰ ਵੀ ਵਿਆਹ ਨਾ ਕਰਾਓ ਤੇ ਦੂਜਾ ਦੂਜਾ ਕਿੱਦਾਂ ਹੱਥ ਜੋੜਨ ਡਿਆ ਸੀ ਨਾ ਭਰਾ ਕਹਿੰਦਾ ਵਿਆਹ ਨਾ ਕਰਾਈ ਕਿੱਡਾ ਬੜਾ ਦੁਖੀ ਜਿਦਾਂ ਹੁੰਦਾ ਈ ਅਜੇ ਅਜੇ ਉਹਦੀ ਪਤਾ ਜਨਾਨੀ ਕਿੰਨੀ ਚੰਗੀ ਸੌ ਗੁਣਾਂ ਚੰਗੀ ਕਿਤੇ ਹਮ ਬਹੁਤ, ਬਹੁਤ ਚੰਗੀ ਜਨਾਨੀ ਜਨਾਨੀ ਚੰਗੀ ਤਾਂਹੀਂ ਤੇ ਓਹਨੂੰ ਗਲਾਂ ਆਉਂਦੀਆਂ

ਨਹੀਂ ਅੜੀਏ ਫੇਰ ਵੀ ਜਿਦਾਂ ਮਰਜ਼ੀ ਵੇਖਲਾ ਪੜੀ ਲਿਖੀ ਐ ਨੇ, ਚਲੋ ਮੈਂ ਕਰਦੀ ਬਾਦ ਚ ਰੁਕਜੋ ਵਿੱਚ phone ਆਉਣ ਡਿਆ ਵਿੱਚ

ਚੰਗਾ ਚੰਗਾ okay ਹਵਾ ਵਿੱਚ ਪ੍ਰਦੂਸ਼ਣ ਫੈਲਣ ਦੇ ਵੀ ਅਣਗਿਣਤ ਕਾਰਨ ਹਨ ਦੀਆਂਂ ਫ਼ੋਜ਼ਾਂ ਨੇ ਇੱਕਵੀਂ ਸਦੀ ਨੂੰ ਵਿਗਿਆਨ ਦੀ ਸਦੀ ਬਣਾ ਦਿੱਤਾ ਹੈ ਬਹੁਤ ਵੱਡੇ ਵੱਡੇ ਕਾਰਖਾਨਿਆਂ ਵਿੱਚੋਂ ਨਿਕਲਦਾ ਧੂੰਆਂ ਖ਼ਤਰਨਾਕ ਗੈਸਾਂਂ ਕਾਰਖਾਨਿਆਂ ਦਾ ਗੰਦਾ ਕਚਰਾ ਆਦਿ ਹਵਾ ਨੂੰ ਬਦਬੂਦਾਰ ਬਣਾਉਂਦੇ ਹਨ, ਇਸੇ ਤਰ੍ਹਾਂ ਮੋਟਰ ਗੱਡੀਆਂ ਦਾ ਧੂੰਆਂ, ਘਰੇਲੂ ਬਾਲਣ, ਕੋਲਾ, ਤੇਲ, ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਆਦਿ ਸਾਰੇ ਹੀ ਆਪੋ ਆਪਣੀ ਥਾਂ ਤੇ ਢੰਗ ਨਾਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਮਨੁੱਖ ਉੱਪਰ ਬਹੁਤ ਤਰ੍ਹਾਂ ਦੇ ਬੁਰੇ ਪ੍ਰਭਾਵ ਪੈਂਦੇ ਹਨ, ਮਨੁੱਖ ਦੇ ਸਾਹ ਲੈਣ ਸਮੇਂ ਜਦੋਂ ਪ੍ਰਦੂਸ਼ਿਤ ਜਾਂ ਗੰਦੀ ਹਵਾ ਅੰਦਰ ਜਾਂਦੀ ਹੈ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੰਬੜਦੀਆਂ ਹਨ, ਇ ਇਸ ਨਾਲ ਸਿਰ ਦਰਦ, ਅੱਖਾਂ ਦੇ ਰੋਗ ਤੇ ਸਾਹ ਨਾਲੀ ਦਾ ਕੈਂਸਰ ਆਦਿ ਦੀਆਂ ਬਿਮਾਰੀਆਂ ਆ ਲੱਗਦੀਆਂ ਹਨ, ਅਸੀਂ ਵੇਖਦੇ ਹਾਂ ਕਿ ਅਜਿਹੀਆਂ ਪ੍ਰਦੂਸ਼ਿਤ ਥਾਵਾਂ ‘ਤੇ ਕੰਮ ਕਰਨ ਵਾਲੇ ਕੋਈ ਨਾ ਕੋਈ ਰੋਗ ਸਹੇੜ ਹੀ ਲੈਂਦੇ ਹਨ, ਅਜਿਹੀਆਂ ਖ਼ਤਰਨਾਕ ਗੈਸਾਂ ਨਾਲ ਕੇਵਲ ਮਨੁੱਖਾਂ ਜਾਂ ਜੀਵ ਜੰਤੂਆਂ ‘ਤੇ ਹੀ ਬੁਰਾ ਅਸਰ ਨਹੀਂ ਸਗੋਂ ਪੌਦਿਆਂ ਜਾਂ ਬਨਸਪਤੀ ਉੱਪਰ ਵੀ ਇਨ੍ਹਾਂ ਦਾ ਮਾਰੂ ਪ੍ਰਭਾਵ ਪੈਂਦਾ ਹੈ, ਪਾਣੀ ਪ੍ਰਦੂਸ਼ਣ ਹਵਾ ਦੇ ਪ੍ਰਦੂਸ਼ਣ ਵਾਂਗ ਹੀ ਪਾਣੀ ਪ੍ਰਦੂਸ਼ਣ ਵੀ ਕਈ ਢੰਗਾਂ ਨਾਲ ਫੈਲਦਾ ਹੈ, ਵੱਡੇ-ਛੋਟੇ ਕਾਰਖ਼ਾਨਿਆਂ ਦਾ ਤੇਜ਼ਾਬੀ ਜਾਂ ਗੰਦਾ ਪਾਣੀ ਤੇ ਘਰਾਂ ਦਾ ਗੰਦਾ ਪਾਣੀ ਜਦੋਂ ਨਦੀਆਂ ਨਾਲਿਆਂ ਵਿੱਚ ਮਿਲਦਾ ਹੈ ਤਾਂ ਇਸ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੋਣ ਕਾਰਨ ਨਦੀਆਂ ਦਾ ਸਾਫ਼ ਪਾਣੀ ਵੀ ਗੰਦਾ ਜਾਂ ਪ੍ਰਦੂਸ਼ਿਤ ਹੋ ਜਾਂਦਾ ਹੈ, ਇਸ ਨਾਲ ਪਾਣੀ ਦੇ ਜੀਵ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਜਦੋਂ ਮਨੁੱਖ ਇਸ ਪਾਣੀ ਦੀ ਕਿਸੇ ਤਰ੍ਹਾਂ ਦੀ ਵੀ ਵਰਤੋਂ ਕਰਦਾ ਹੈ ਤਾਂ ਉਹ ਸਹਿਜੇ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਨਾਲ ਹੈਜ਼ਾ, ਮਿਆਦੀ ਬੁਖ਼ਾਰ, ਦਸਤ ਅਤੇ ਪੇਟ ਦੀਆਂ ਹੋਰ ਅਨੇਕਾਂ ਬਿਮਾਰੀਆਂ ਫੈਲ ਜਾਂਦੀਆਂ ਹਨ। ਧੁਨੀ ਪ੍ਰਦੂਸ਼ਣ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਵਾਂਗ ਧੁਨੀ ਦਾ ਪ੍ਰਦੂਸ਼ਣ ਵੀ ਬਹੁਤ ਗੰਭੀਰ ਸਮੱਸਿਆ ਹੈ, ਧੁਨੀ ਦਾ ਭਾਵ ਅਵਾਜ਼ ਹੈ, ਜਦੋਂ ਅਵਾਜ਼ ਇੱਕ ਸੀਮਾ ਤੋਂ ਉੱਚੀ ਹੋ ਜਾਂਦੀ ਹੈ ਤਾਂ ਇਹ ਮਨੁੱਖੀ ਸਰੀਰ ਜਾਂ ਜੀਵਾਂ ‘ਤੇ ਬਹੁਤ ਮਾਰੂ ਅਸਰ ਪਾਉਂਦੀ ਹੈ। ਵਿਗਿਆਨੀਆਂ ਅਨੁਸਾਰ ਅੱਸੀ ਡੈਸੀਬਲ ਤੋਂ ਉੱਪਰ ਦੀ ਧੁਨੀ ਮਨੁੱਖ ਲਈ ਹਾਨੀਕਾਰਕ ਹੀ ਹੁੰਦੀ ਹੈ ਅਜੋਕੇ ਸਮੇਂ ਵਿੱਚ ਅਬਾਦੀ ਦੇ ਵਧਣ ਕਾਰਨ ਕੰਮਕਾਜੀ ਇਮਾਰਤਾਂ ਤੇ ਰਿਹਾਇਸ਼ੀ ਥਾਵਾਂ ਵਿੱਚ ਫਾਸਲਾ ਨਿਰੰਤਰ ਘੱਟ ਰਿਹਾ ਹੈ, ਇਸ ਕਾਰਨ ਕਾਰਖ਼ਾਨਿਆਂ ਵਿਚਲੀਆਂ ਵੱਡੀਆਂ ਮਸ਼ੀਨਾਂ ਦਾ ਸ਼ੋਰ marriage ਪੈਲਸਾਂ ਵਿੱਚ DJ ਦਾ ਸ਼ੋਰ, ਬੱਸਾਂ, ਰੇਲਾਂ, ਕਾਰਾਂ, ਟਰੱਕਾਂ ਆਦਿ ਦੇ Pressure horn ਧੁਨੀ ਪ੍ਰਦੂਸ਼ਣ ਪੈਦਾ ਕਰਦੇ ਹਨ ਉੱਚੀ ਧੁਨੀ ਨਾਲ ਖੂਨ ਦਾ ਦਬਾਅ ਵਧਣਾ, ਸਿਰ ਦਰਦ ਦਿਲ ਦੀਆਂ ਬਿਮਾਰੀਆਂ ਆਦਿ ਆ ਘੇਰਦੀਆਂ ਹਨ, ਇਸੇ ਤਰ੍ਹਾਂ ਇਹ ਧੁਨੀ ਸ਼ੋਰ ਬੱਚਿਆਂ, ਬਿਮਾਰੀਆਂ ਤੇ ਵਿਦਿਆਰਥੀਆਂ ਲਈ ਹੋਰ ਵੀ ਨੁਕਸਾਨਦਾਇਕ ਹੁੰਦਾ ਹੈ। ਪ੍ਰਦੂਸ਼ਣ ਰੋਕਣ ਲਈ ਯਤਨ ਉਪਰੋਕਤ ਤਿੰਨਾਂ ਕਿਸਮਾਂ ਦੇ ਪ੍ਰਦੂਸ਼ਣ ਮਨੁੱਖੀ ਜੀਵਨ ਤੇ ਪ੍ਰਕ੍ਰਿਤੀ ਉੱਪਰ ਬਹੁਤ ਬੁਰਾ

ਉਸ ਵਿੱਚ ਵਾਧਾ ਕਰਨ ਲਈ ਜ਼ਰੂਰ ਹੀ ਆਪਣੀ ਨਕਾਰਾਤਮਕ ਭੂਮਿਕਾ ਚੁੱਪ-ਚਪੀਤੇ ਨਿਭਾ ਜਾਂਦੇ ਹਨ, ਇਸੇ ਲਈ ਇਨ੍ਹਾਂ ਦੀ ਰੋਕਥਾਮ ਲਈ ਯਤਨਾਂ ਦੀ ਗੰਭੀਰ ਲੋੜ ਹੈ ਹਵਾ ਦਾ ਪ੍ਰਦੂਸ਼ਣ ਰੋਕਣ ਲਈ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਖ਼ਾਨਿਆਂ ਜਾਂ

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਲੋਚਕਾ ਦਾ ਕਥਨ ਹੈ ਕਿ ਸੰਬੰਂਧਿਤ ਹਵਾ ਅਸਲ ਵਿੱਚ ਪ੍ਰਦੂਸ਼ਣ ਸੰਪੰਨ ਨਹੀਂ ਸੀ ਅਤੇ ਜਨਤਾ ਦਾ ਅਸਲ ਇਹ ਜਨਤਾ ਦਾ ਅਸਲ ਨਾਮਿਕ ਜ਼ਿੰਦਗੀ ਨਹੀਂ ਕਰਦੀ ਸੀ। ਉਹਨਾ ਦੇ ਅਨੁਸਾਰ ਸੰਭਾਵਿਕ ਸਭਾ ਦਾ ਸੰਭਾਵਿਕ ਸਭਾ ਦਾ ਲੀਨ ਦੇ ਵਿਰੋਧ ਦਾ ਸੀ ਅਤੇ ਉੱਨੀ ਸੌ ਸੰਤਾਲੀ ਤੋਂ ਬਾਅਦ ਈਸਵੀ ਵਿੱਚ ਕਈ ਘਟਨਾਵਾਂ ਵਾਪਰੀਆਂ। ਜਿੰਨ੍ਹਾ ਘਟਨਾਵਾਂ ਨੂੰ ਲੈ ਕੇ ਇਹ ਬੜੇੇ ਵਿਚਾਰਧਾਰਾ ਬਣਈਆਂ ਗਈਆਂ ਸੀ। ਪਰ ਉਸ time ਮਹਾਤਮਾ ਗਾਂਧੀ ਜੀ ਨੂੰ ਇਨ ਘਟਨਾਵਾਂ ਦੇ ਦੇ ਮਾਰਗ ਤੇ ਚੱਲਣ ਲਈ ਮਜ਼ਬੂਰ ਕੀਤਾ। ਉਹਨਾ ਦਾ ਵਰਣਨ ਇਸ ਪ੍ਰਕਾਰ ਹੈ ਕਿ ਪਹਿਲੇ ਮਹਾਂਯੁੱਧ ਦੇ ਨਤੀਜੇ, ਪਹਿਲੇ ਮਹਾਂਯੁੱਧ ਦੇ ਨ ਬਾਅਦ ਯੂਰੋਪ ਦੀ ਮਾਨਸਿਕਤਾ ਵਿੱਚ ਕਈ ਨਵੇਂ ਉੱਭਰੇ। ਇਸ ਨਾਲ ਭਾਰਤੀਆਂ ਨੂੰ ਵੀ ਪ੍ਰੇਰਣਾ ਮਿਲੀ ਅਤੇ ਉਹਨਾ ਭਾਰਤ ਵਿੱਚ ਸੰਸਾਰ ਵਿਕਸਿਤ ਮਨੋਚਿਤ ਅਤੇ ਇੱਕ ਸਮਤਲ ਰਾਸ਼ਟਰੀਯ ਦੇ ਰੂਪ ਵਿੱਚ ਵੇਖਣ ਲਈ ਉੱਠੇ। ਭਾਰਤੀਆਂ ਨੇ ਇਸ ਮਹਾਂਯੁੱਧ ਵਿੱਚ ਅੰਗਰੇਜ਼ਾਂ ਨੂੰ ਪੂਰਾ ਸਹਿਯੋਗ ਦਿੱਤਾ ਸੀ ਪਰ ਮਹਾਂਯੁੱਧ ਦੇ ਖਤਮ ਹੋਣ ਤੇ ਅੰਗਰੇਜ਼ ਆਪਣੇ ਵਾਅਦੇ ਤੋਂ ਮੁੱਕਰ ਗਏ। ਇਸ ਕਾਰਨ ਮਹਾਤਮਾ ਗਾਂਧੀ ਜੀ ਇਹ ਸੋਚਣ ਲਈ ਮਜ਼ਬੂਰ ਹੋ ਗਏ ਕਿ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦਾ ਮੁੱਖ ਉਪਦੇਸ਼ ਭਾਰਤੀਆ ਦੀਆਂ ਕਲਿਆਣਾਂ ਕਰਨ ਦਾ ਬਜਾਏ ਆਪਣੇ ਹਿੱਤਾ ਦੀ ਪੂਰਤੀ ਕਰਨਾ ਹੈ। ਇਸ ਪ੍ਰਕਾਰ ਉਹਨਾ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਅੰਦੋਲਨ ਚਲਾਉਣੇ ਸ਼ੁਰੂ

ਕਈ ਖੇਤਰ ਭਿਆਨਕ ਕਾਲ ਦੀ ਲਪੇਟ ਵਿੱਚ ਆ ਗਏ। ਲੋਕ ਬਿਮਾਰੀਆਂ ਅਤੇ ਭੁੱਖ ਦੇ ਦੌਰਾਨ ਮਰਨ ਲੱਗੇ। ਪਰੰਤੂ ਭਾਰਤੀਆਂ ਨੇ ਅਜਿਹਾ ਤਰਸਯੋਗ ਹਾਲਤ ਵੇਖ ਕੇ ਵੀ ਪੱਥਰ ਦਿਲ ਅੰਗਰੇਜ਼ ਦੇ ਮਨ ਵਿੱਚ ਦਇਆ ਨਹੀਂ ਆਈ। ਅਜਿਹੀ ਹਾਲਤ ਵਿੱਚ ਭਾਰਤੀਆਂ ਦਾ ਅੰਗਰੇਜ਼ਾਂ ਦੇ ਖਿਲਾਫ ਹੋ ਜਾਣਾ ਸੁਭਾਵਿਕ ਸੀ। ਜਨਤਾ ਵਿੱਚ ਵੱਧਦੇ ਰੋਸ ਵੇਖਦੇ ਹੋਏ ਮਹਾਤਮਾ ਗਾਂਧੀ ਨੇ ਆਪਣੀ ਬ੍ਰਿਟਿਸ਼ ਸਹਿਯੋਗ ਨੀਤੀ ਦਾ ਤਿਆਗ ਕਰਕੇ ਇਹ ਸਹਿਯੋਗ ਨੀਤੀ ਦਾ ਅਸਲ ਲੈਣਾ ਪਿਆ। ਸੈਨਿਕ ਭਾਰਤੀ ਕਠੋਰ ਨਿਯਮ, ਪਹਿਲੇ ਮਹਾਂਯੁੱਧ ਦੇ ਸਮੇਂ ਸਰਕਾਰ ਨੇ ਸੈਨਾ ਵਿੱਚ ਭਰਤੀ ਕਰਨ ਲਈ ਉਚਿਤ ਅਤੇ ਅਣ-ਇੱਛਤ ਸਾਰੇ ਸਾਧਨਾਂ ਦਾ ਪ੍ਰਯੋਗ ਕੀਤਾ। ਭਾਰਤੀਆਂ ਨੂੰ ਉਹਨਾ ਦੀ ਇੱਛਾ ਦੇ ਵਿਰੁੱਧ ਭਾਰਤੀ ਭਰਤੀ ਕੀਤਾ ਗਿਆ। ਜਨਤਾ ਦੀ ਸੁਤੰਤਰਤਾ ਤੇ ਰੋਕ ਲਗਾਉਣ ਦਿੰਦੇ ਗਏ। ਜਨਤਾ ਵਿੱਚ ਅੰਗਰੇਗ਼ਾਂ ਦੇ ਵਿਰੁੱਧ ਘੋਰ ਸੰਤੋਸ਼ ਦੀ ਲਹਿਰ ਦੌੜ ਪਈ। ਮਹਾਤਮਾ ਗਾਂਧੀ ਜੀ ਨੇ ਭਾਰਤੀਆਂ ਵਿੱਚ ਵੱਧਦੇ ਅਸੰਤੋਸ਼ ਨੂੰ ਰੋਕਣ ਲਈ ਇਹ ਸਹਿਯੋਗ ਅੰਦੋਲਨ ਚਲਾਉਣ ਦਾ ਫੈਸਲਾ ਕਰ ਲਿਆ। ਮਹਾਤਮਾ ਗਾਂਧੀ ਜੀ ਦਾ ਅੰਗਰੇਜ਼ਾਂ ਵਿੱਚ ਆਹ ਵਿਸ਼ਵਾਸ। ਮਹਾਤਮਾ ਗਾਂਧੀ ਜੀ ਨੇ ਪਹਿਲਾਂ ਮਹਾਂਯੁੱਧ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕਰਨ ਦਾ ਪ੍ਰਚਾਰ ਇਸ ਆਸ ਤੇ ਕੀਤਾ ਸੀ ਕਿ ਉਹ ਭਾਰਤ ਨੂੰ ਸਵਰਾਜ ਪ੍ਰਧਾਨ ਕਰਨਗੇ। ਪਰੰਤੂ ਯੁੱਧ ਦੇ ਖਤਮ ਹੋਣ ਮਗਰੋਂ ਬ੍ਰਿਟਿਸ਼ ਸਰਕਾਰ ਨੇ ਮਹਾਤਮਾ ਗਾਂਧੀ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਅਤੇ ਸਵਰਾਜ ਦੇਣ ਤਾਂ ਦੂਰ ਉਹਨਾ ਨੇ ਭਾਰਤ ਦਾ ਸਵਰਾਜ ਦਾ ਝੂਠਾ ਦਿਲਾਸਾ ਵੀ ਨਹੀਂ ਦਿੱਤਾ। ਹਾਂ ਉੱਨੀ ਸੌ ਉੱਨੀ ਈਸਵੀ ਵਿੱਚ ਦੇ ਅਧੀਨ ਜ਼ਰੂਰ pass ਕੀਤਾ ਗਿਆ ਸੀ ਪਰ ਇਸਦੇ ਦੌਰਾਨ ਕੇਂਦਰੀ ਸਰਕਾਰ ਪੂਰੀ ਤਰ੍ਹਾਂ ਨਿਰੁਸ਼ਮਣ ਦੇਖੀ ਗਈ। ਨਤੀਜੇ ਵਜੋਂ ਭਾਰਤੀਆਂ ਦਾ ਅੰਗਰੇਜ਼ਾਂ ਦੀਆਂ ਨਵੀਂ ਭਰਤੀਆਂ ਤੋਂ ਵਿਸ਼ਵਾਸ਼ ਉੱਠ ਚੁੱਕਿਆ ਸੀ। ਮਹਾਤਮਾ ਗਾਂਧੀ ਨੇ ਮੁਲਾਜ਼ਮਾਂ ਦਾ ਸਹਿਯੋਗ ਪਹਿਲੇ ਮਹਾਂਯੁੱਧ ਦੀ ਕੁਦਰਤੀ ਸਲਾਨਾ ਅੰਗਰੇਜ਼ਾਂ ਦੇ ਵਿਰੁੱਧ ਜਰਮਨੀ ਦਾ ਸਾਥ ਦਿੱਤਾ ਸੀ। ਭਾਰਤੀ ਮੁਲਾਜ਼ਮਾਂ ਦੀ ਸ਼ਰਧਾ ਤੇ ਭਾਰਤੀ ਕੁਦਰਤੀ ਨੇ ਸੁਲਤਾਨ ਨਾਲ ਸੀ। ਬ੍ਰਿਟਿਸ਼ ਸਰਕਾਰ ਨੇ ਭਾਰਤਾਂ ਦੇ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਇਹ ਘੋਸ਼ਣਾ ਕੀਤੀ ਕਿ ਯੁੱਧ ਦੇ ਬਾਅਦ ਤੁਰਕੀ ਦੀ ਵੰਡ ਨਹੀਂ ਕੀਤੀ ਜਾਵੇਗੀ। ਪਰੰਤੂ ਮਹਾਂਯੁੱਧ ਦੀ ਸਮਾਪਤੀ ਉੱਨੀ ਸੌ ਵੀਹ ਈਸਵੀ ਵਿੱਚ ਸਵਰਾਜ ਦੀ ਸੰਧੀ ਹੋਈ ਅਤੇ ਤੁਰਕੀ ਦਾ ਵਜ਼ੂਦ ਹੀ ਮਿਟ ਮਿਟਾ ਦਿੱਤਾ। ਇਸ ਕਰਕੇ ਭਾਰਤੀ ਮੁਸਲਮਾਨਾਂ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ। ਉਹਨਾ ਨੇ ਖਿਲਾਫਤ ਅੰਦੋਲਨ ਚਲਾਇਆ। ਮਹਾਤਮਾ ਗਾਂਧੀ ਨੇ ਇਸ ਅੰਦੋਲਨ ਵਿੱਚ ਬਹੁਤ ਵੱਡਾ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਲਈ ਮਹਾਤਮਾ ਗਾਂਧੀ ਨੇ ਇਸ ਅੰਦੋਲਨ ਨੂੰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮੁਸਲਮਾਨਾਂ ਦਾ ਵੀ ਸਹਿਯੋਗ ਪ੍ਰਾਪਤ ਕੀਤਾ। ਰੋਅਲੈਟ ਐਕਟ ਇਸ ਦੌਰਾਨ ਬ੍ਰਿਟਿਸ਼ ਸਰਕਾਰ ਨੇ ਕ੍ਰਾਂਤੀਕਾਰੀਆ ਨੂੰ ਦਬਾਉਣ ਲਈ ਉੱਨੀ ਸੌ ਉੱਨੀ ਵਿੱਚ ਰੋਅਲੈਟ ਐਕਟ pass ਕੀਤਾ। ਰੋਅਲੈਟ ਐਕਟ pass ਕਰਨਾ ਜਿਲ੍ਹਾ ਮੈਜਿਸਟਰੇਟ ਅੰਦੋਲਨ ਬ ਦਬਾਉਣ ਲਈ ਸਾਰੇ ਅਧਿਕਾਰੀ ਪ੍ਰਧਾਨ ਕੀਤੇ ਗਏ। ਕਾਂਗਰਸ ਅਤੇ ਹੋਰ ਨੇਤਾਵਾਂ ਨੇ ਇਸ ਐਕਟ ਦਾ ਵਿਰੋਧ ਕੀਤਾ। ਪਰ ਉਹਨਾ ਦੇ ਵਿਰੋਧ ਦਾ ਬ੍ਰਿਟਿਸ਼ ਸਰਕਾਰ ਤੇ ਕੋਈ ਪ੍ਰਭਾਵ ਨਹੀਂ ਪਿਆ। ਜਲ੍ਹਿਆਵਾਲਾ ਬਾਗ ਸਾਕਾ ਰੋਅ਼ਲੈਟ ਐਕਟ ਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਡਾਕਟਰ

ਇੱਕ ਵਿਸ਼ਾਲ ਜਨ ਸਭਾ ਆਯੋਜ ਕੀਤੀ, ਕੀਤੀ ਗਈ। ਇਸ ਵਿੱਚ ਹਜ਼ਾਰਾਂ ਲੋਕਾਂ ਸ਼ਾਮਿਲ ਸਨ। ਉਸ ਸਮੇ ਜਨਰਲ ਡਾਇਰ ਨੇ ਭਰੀ ਪੁਲਿਸ ਫੋਰਸ ਨਾਲ ਜਨਤਾ ਨੂੰ ਆ ਘੇਰਿਆ ਅਤੇ ਗੋਲੀਆਂ ਚਲਾਈਆ, ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੁਰਘਟਨਾ ਵਿੱਚ ਸੈਂਕੜੇ ਵਿਅਕਤੀ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ। ਅੰਗਰੇਜ਼ ਰਾਹੀਂ ਇਹਨਾ ਤੇ

ਹੱਟਕਰ ਆਯੋਗ ਦੀ ਰਿਪੋਰਟ- ਕਾਂਗਰਸ ਨੇ ਸਰਕਾਰ ਕੋਲੋਂ ਪੰਜਾਬ ਵਿੱਚ ਕੀਤੇ ਗਏ। ਹੱਟਕਰ ਆਯੋਗ ਦੀ ਜਾਂਚ ਮੰਗ ਕੀਤੀ। ਸਰਕਾਰ ਨੇ ਜਾਂਚ ਲਈ ਇੱਕ ਆਯੋਗ ਦੀ ਨਿਯੁਕਤੀ ਕੀਤੀ। ਜਿਸਨੂੰ ਹੱਟਕਰ ਆਯੋਗ ਕਹਿਣ ਕਹਿੰਦੇ ਸਨ। ਇਸ ਆਯੋਗ ਦੀ ਰਿਪੋਰਟ ਅਨੁਸਾਰ ਹੱਤਿਆ ਕਾਂਡ ਨਾਲ ਸੰਬੰਧਿਤ ਸਾਰੇ ਅਧਿਕਾਰੀਆਂ ਨੂੰ ਦੋਸ਼ ਰਹਿਤ ਕਰ ਦਿੱਤਾ ਗਿਆ। ਜਨਰਲ ਡਾਇਰ ਨੂੰ ਇਸ ਆਯੋਗ ਦੇ ਨਿਰਦੋਸ਼ ਘੋਸ਼ਿਤ ਕੀਤਾ। ਪਰੰਤੂ ਉਸਨੂੰ ਉਸਦੇ ਆਉਂਦੇ ਹਟਾ ਦਿੱਤਾ ਗਿਆ। ਇਸ ਨਾਲ ਭਾਰਤੀ ਨੇਤਾਵਾਂ ਨੂੰ ਬੜਾ ਦੁੱਖ ਹੋਇਆ। ਜਦ ਇੰਗਲੈਂਡ ਪਹੁੰਚਣ ਤੇ ਸਰਕਾਰ ਜਨਰਲ ਡਾਇਰ ਦਾ ਨਿੱਘਾ ਸਵਾਗਤ ਕੀਤਾ ਤਾਂ ਉਸਨੂੰ ਪ੍ਰਸ਼ੰਸ਼ਾ ਪੱਤਰ ਪ੍ਰਦਾਨ ਕੀਤਾ ਅਤੇ ਭਾਰਤੀਆਂ ਨੂੰ ਵਿਸ਼ਵਾਸ਼ ਹੋ ਗਿਆ ਕਿ ਅੰਗਰੇਜ਼ ਇੰਝ ਨਹੀਂ ਸੁਧਰਨਗੇ। ਸੁਧਾਰਨੇ ਪੈਣੇ। ਪਿੰਡ ਚੋਰੀ ਚੋਰਾ ਵਿੱਚ ਤਿੰਨ ਹਜ਼ਾਰ ਕਿਸਾਨ ਇੱਕ ਪ੍ਰਦਰਸ਼ਨ ਵਿੱਚ ਭਾਗ ਲੈ ਰਹੇ ਸਨ। ਕੁੱਝ ਪੁਲਿਸ ਵਾਲਿਆਂ ਨੈ ਪ੍ਰਦਰਸ਼ਕਾਰੀਆਂ ਤੇ ਗੋਲੀਆਂ ਚਲਾ ਕੇ ਉਹਨਾ ਦੀਆਂ ਡਰਾਉਣ ਦਾ ਯਤਨ ਕੀਤਾ। ਕਿਸੇ ਕਾਰਨ ਅੰਦੋਲਨਕਾਰੀਆਂ ਭੜਕ ਉੱਠੇ ਉਹਨਾ ਨੇ ਗੁੱਸੇ ਵਿੱਚ ਆ ਕੇ ਪੁਲਿਸ ਥਾਣੇ ਤੇ ਹਮਲਾ ਕਰਕੇ ਉਸਨੂੰ ਅੱਗ ਲਾ ਦਿੱਤੀ। ਨਤੀਜੇ ਵਜੋਂ ਬਾਈ ਕਰਮ ਕਰਮਚਾਰੀਆਂ ਦੀ ਮੌਤ ਹੋ ਗਈ। ਬਾਈ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਅਤੇ ਮਹਾਤਮਾਂ ਗਾਂਧੀ ਜੀ ਨੰ ਘਟਨਾ ਤੋਂ ਬਾਅਦ ਦੁੱਖ ਹੋਇਆ। ਬਾਰਾਂ ਫਰਵਰੀ ਉੱਨੀ ਸੌ ਬਾਈ ਈਸਵੀ ਨੂੰ ਬਰੋਦਰੀ ਗੁਜਰਾਤ ਵਿੱਚ ਮਹਾਤਮਾ ਗਾਂਧੀ ਜੀ ਨੇ ਸਹਿਯੋਗ ਅੰਦੋਲਨ ਮੁਕੱਲਿਤ ਕਰਨ ਦੀ ਘੋਸ਼ਣਾ ਕੀਤੀ। ਇਹ ਸਹਿਯੋਗ ਅੰਦੋਲਨ ਮਹੱਤਵ, ਭਾਵੇ ਇਹ ਸਹਿਯੋਗ ਅੰਦੋਲਨ ਅੰਦੋਲਨ ਅਸਫਲ ਹੋ ਗਿਆ ਪਰ ਅਹ ਸਲਤਨਾ ਅੰਦੋਲਨ ਇਤਿਹਾਸ ਵਿੱਚ ਇਸਦਾ ਆਪਣਾ ਹੀ ਮਹੱਤਵ ਹੈ। ਇਸਦੇ ਮਹੱਤਵ ਨੂੰ ਇਸ ਪ੍ਰਕਾਰ ਜਾਣਿਆ ਜਾਣ ਸਕਦੇ ਹਾਂ ਕਿ ਪਹਿਲਾਂ number ਹੈਗਾ ਜਰਨਲ ਜਨ ਅੰਦੋਲਨ, ਵੀ ਸ਼੍ਰੀ ਗਣੇਸ਼ ਚੱਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ। ਇੱਕ ਦਿਨ ਖ਼ਲੀਫ਼ਾ ਸੌਦਾਗਰਾਂ ਦੇ ਭੇਸ ਵਿੱਚ ਗੱਲੀਆ ਵਿੱਚੋ ਲੰਘ ਰਹੇ ਸੰਨ। ਅਚਾਨਕ ਉਹਨਾਂ ਨੇ ਇੱਕ ਬੜਾ ਆਲੀਸ਼ਾਨ ਮਕਾਨ ਵੇਖਿਆ। ਜਿਹੜਾ ਨਵਾਂ ਬਣਿਆ ਸੀ। ਪੁੱਛਣ ਤੋ ਪਤਾ ਲੱਗਾ ਕਿ ਉਹ ਮਕਾਨ

ਇਹ ਗੱਲ ਸੁਣ ਕੇ ਖ਼ਲੀਫ਼ਾ ਗੋਗੇ ਹਸਨ ਵਾਰੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ। ਕਿ ਗੋਗੇ ਹਸਨ ਹਮ ਅਗਲੇ ਦਿਨ ਰਾਜ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਤਾ ਜੋ ਉਹੋ ਉਹਦੇ ਜੀਵਨ ਦੀ ਸਫ਼ਲਤਾ ਦਾ ਰਾਜ ਜਾਣ ਸਕੇ। ਅਗਲੇ ਦਿਨ